ਗੁਰੂ ਦੇ ਲੰਗਰਾਂ ਵਿਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫਲ ਹੈ। ਬਾਬੇ ਦੇ ਇੰਨੇ ਕਹਿੰਦਿਆ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉੱਠਿਆ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 ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇਕ ਲੱਤ ਤੇ ਖੜ ਕੇ ਅਰਦਾਸ ਸ਼ੂਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। hello

ਹਾਂਜੀ ਮਹਾਰਾਜ ਕੀਦਾ ਵਾਦੀਆਂ ਵੀਰੇ ਬਦਿਆਂ ਤੂੰ ਸੁਣਾ

ਠੀਕ ਠਾਕ ਵੀਰ ਕਾਮ ਕਰ ਵੀ ਹਨ ਹੋਰ ਹੋਰ ਕਰਲਿਆ ਰੋਟੀ ਪਾਣੀ ਹਨ ਸ਼ਾਖ ਲਿਆ ਸ਼ਾਖ ਲਿਆ ਅੱਛਾ ਚਲੋ ਵਾਦੀਆਂ

ਹਨ late ਬਨਾਯਾ ਅੱਜ ਆਹੋ ਤੇ ਓਰ ਪੂਰਾ ਚਸਕਾ ਲਾਯਾ ਅੱਜ

ਹਨ ਹੋਰ ਕੀੜਾ ਕਾਮ ਕਰ ਕਿਥੇ ਚਲਦਾ ਕਾਮ ਕਰ ਵੀਰ ਜੀ ਲਾਯਾ ਅੱਪਾ ਧਾਰੀਵਾਲ ਅੱਛਾ ਅੱਛਾ ਠੀਕ ਆ ਕੁਛ ਨੀ ਰਬ ਦੀ ਮੇਹਰ ਮਤਲਵ ਤੀਨ ਜੜ੍ਹ ਦਾ ਹੈ ਤੇ ਉਹ ਬੰਦਾ ਕਾਲੀ ਸ਼ਡ ਤਾ

ਇਕ ਲਾਯਾ ਧਾਲੀਵਾਲ ਹੌਸਪੀਟਲ ਲਗੇ ਇਕ ਲਾਯਾ

ਹਨ ਬੜੇ ਪੈਣ ਵਾਲੇ ਰੇਹ ਗਏ ਹੈ ਛੋਟੇ ਠੀਕ ਹੈ ਬੜੇ pipe ਜੇਡੇ ਹੁੰਦੇ ਆ ਆਪਣੇ ਗੁਸਲ ਖਾਣੇ ਦੇ

ਠੀਕ ਆ

ਐਤਵਾਰ ਚਿਪਸ ਲਿਓਣਾ ਤਾ ਕਰਕੇ ਆ ਉਹ ਤੇ ਗੱਲ ਹੇਗੀ ਆ ਨਾਲੇ ਇਹ ਹੀ ਤੇ time ਭੀ ਸ਼ੇ ਦਿਨ ਲਾਣੇ ਛੁਟਿਆ ਦਿਨ ਛੁੱਟੀ ਕਰਨੀ ਆ ਅੱਪਾ ਵਿਲਕੁਲ ਵਿਲਕੁਲ ਰਬ ਦਾ ਨਾ ਵੀ ਜਰੂਰੀ ਵਿਲਕੁਲ ਵਿਲਕੁਲ ਰਬ ਨਾ ਨਾਲੇ ਸ਼ਰੀਰ rest ਮਿਲ ਜਾਂਦੀ ਨਾਲੇ ਰਬ ਨਾ ਨਾ ਲਿਆ ਜਾਂਦਾ

ਹੈ ਕੇ ਨੀ ਹਾਂਜੀ ਹਾਂਜੀ ਠੀਕ ਹੈ ਹੋਰ ਮੈਨੂੰ ਜੇੜ੍ਹਾ ਇਹ ਕਾਮ ਹੈ ਬਦਿਆਂ ਲਗਦਾ ਪਾਏ ਮੈਂ ਪਾਵੇ Help ਤੌਰ ਤੇ ਜਾਵਾਂ help

ਅੱਛਾ ਮੈਨੂੰ ਯਾਰ ਮੈਨੂੰ ਯਾਰ ਅਭਿਆਸ ਜਿਹਾ ਹੋਗਿਆ ਹੁਣ ਕਾਮ ਕਰਦੇ ਆ ਆਪ ਤੇ ਥੋੜਾ ਚਿਰ ਜਾਪਿਆ ਸੀ ਅਉਖਾ ਜਿਹਾ ਹੁਣ ਤਾ ਕੋਈ ਗੱਲ ਨੀ ਠੀਕ ਆ ਠੀਕ ਹੁਣ ਟੋਹੜਾ ਅਭਿਆਸ ਹੋਗਿਆ ਨਾ ਅਭਿਆਸ ਹੋ ਜਾਂਦਾ ਵ ਨਾਲੇ ਕੋਈ ਵੀ ਕਾਮ ਆ ਓਹਨੂੰ ਕਵਾਂਗੇ ਭੀ ਨਹੀਂ ਯਾਰ ਮੇਰੇ ਕੋਲੋਂ ਨੀ ਹੋਣਾ ਫਿਰ ਉਹ ਤਾਹਿ ਔਖਾ ਜਾਪਦਾ ਵ

ਚਲੋ ਮੇਰਾ ਜੇਦਾ ਅਭਿਆਸ ਜੇੜ੍ਹਾ ਇਥੇ ਮਤਲਵ ਜੇਦੀ ਲੱਗਣ ਮੇਰੀ ਉਹ ਇਥੇ ਹ

ਉਦੋਂ ਨਹੀਂ ਹੇਗੀ ਇਹ ਆਪਣੇ pipeline ਤੇ plumber ਦੇ ਕਾਮ ਚ

ਓਥੋਂ ਵੀਰ ਜੀ ਅੱਪਾ ਆਪਣਾ ਲਿਆ ਸੀ ਅੱਛਾ ਅੱਛਾ ਕਰਾਏ ਤੇ ਨਹੀਂ ਆਪਣੇ ਤੇ ਓਹਦਾ ਤੀ ਹਜ਼ਾਰ ਰੁਪਏ ਕਰਾਯਾ ਸੀ

ਓਥੇ ਕੋਈ room ਵੀ ਹੈਗੇ ਸੀ room ਨਾ ਕਾਟ ਸੀ ਕਮਰੇ ਹੈਗੇ ਸੀ ਕਾਟ ਸੀ

ਉਦੇ ਕਰਕੇ ਫਿਰ ਜੇਦੇ ਆਉਂਦੇ ਸੀ ਨਾ ਆਪਣੇ ਗਾਕ ਜੇੜ੍ਹੇ ਆਉਂਦੇ ਸੀ

ਦੋ ਹਜ਼ਾਰ ਰੁਪਿਆ ਖਵਾ ਦੇਇ ਪੁਲਸ ਵਾਲੇ ਨੂੰ ਤੀ ਹਜਾਰ ਰਪੇਯਾ ਦੇਈਦਾ ਹੈ ਅੱਪਾ ਕਰਾਯਾ ਦੇਈਦਾ ਹੁੰਦਾ ਹੈ ਨਿਕਲਦਾ ਹੈ ਪੰਜ ਸ਼ੇ ਹਜ਼ਾਰ ਮਤਲਵ ਸ਼ੇ ਸੱਤ ਹਜ਼ਾਰ ਮਤਲਵ ਖਾ ਲੇਇਦਾ ਮਹੀਨੇ ਦਾ ਤੇ ਹੋਰ ਇਸ ਚ ਫਾਇਦਾ ਨੀ ਕੋਈ ਹਨ ਤੀਨ ਪਾਈ ਵਾਲ ਥੇ ਤੇ ਇਕ ਨੇਮਹੀਨਾ ਹੀ ਲਾਯਾ ਤੇ ਉਹ ਹਟ ਗਯਾ ਅੱਪਾ ਰਖਿਆ ਅੱਪਾ ਚਲੋ ਹੁਣ ਯਾਦ ਹੋਏਗਾ ਹੁਣ ਯਾਦ ਹੋਏਗਾ

ਬਿਲਕੁਲ ਬਿਲਕੁਲ ਤੇ ਅੱਪਾ ਰਖਿਆ ਚਾਰ ਕਰ ਮਹੀਨੇ ਅੱਪਾ ਰਖਿਆ ਕੁਛ ਸਮੇਂ ਬਾਅਦ ਕ੍ਰਿਪਾ ਕਰਕੇ ਸਾਨੂ ਕਾਟਾ ਵੀ ਨੀ ਪਿਆ ਪਾਰ ਬਚ ਦੇ ਰਹੇ ਹੈ ਕਦੀ ਤੀਨ ਹਜ਼ਾਰ ਬਚ ਗਯਾ ਕਦੀ ਚਾਰ ਹਜ਼ਾਰ ਬਚ ਗਿਆ ਉਹ ਤਾ ਯਾਰ ਹਜੇ ਮੇਰਾ ਵਿਆਹ ਹੋਇਆ ਵਾ ਨਹੀਂ ਸਰਦਾ ਹੇਗਾ

ਤੇਲ ਤੁਲ ਕਾਰਚਾ ਕੱਢ ਕੇ ਸਾਰੇ ਖਰਚੇ ਕੱਢ ਕੇ ਚਾਰ ਹਜਾਰ ਪੰਜ ਪੰਜ ਚਾਰ ਚਾਰ ਹਜਾਰ ਤੋਂ ਪੰਜ ਪੰਜ ਹਜਾਰ ਤਕ ਠੀਕ ਹੈ ਚਾਲ ਵਾਦੀਆਂ ਵਾ ਜਿਦਾ ਵੀ ਚਲਦਾ ਹਾਂਜੀ ਹਾਂਜੀ ਹੁਣ ਹੇਗਾ ਵਾ ਆ ਜਾ ਉਨੇ ਵੀ ਸ਼ਡ ਤਾ ਇੰਨੀ ਗੱਲ ਤਾ ਨੀ ਹੇਗੀ ਮੇਰੀ ਥੋੜੀ ਭੇਸ ਜਿਹੀ ਹੋਗਈ ਤਾਂ phone ਕਰਕੇ ਭੀ ਨੀ ਪੁੱਛਿਆ ਹੋਣਾ

ਅੱਛਾ ਠੀਕ ਹੈ ਆਹ ਤੈਨੂੰ ਪਤਾ ਹੀ ਹੈ ਤੈਨੂੰ ਪਤਾ ਹੀ ਸੰਜੈ ਕਾਮ ਹੋਏ ਕੋਈ ਨੀ ਕੋਈ ਗੱਲ ਨਿਕਲ ਆਂਦੀ ਆਉਂਦੀ ਹੈ ਪੈਗ ਸ਼ੇਗ ਲਗਾ ਸੀ ਮੇਰਾ ਵੀ ਲਗਾ ਸੀ

ਉਹ ਮੇਨੂ ਕਹਿੰਦਾ ਸੀ ਇਦਾ ਟੀਮ ਹੈ ਆਠ ਬਜੇ ਓਹਦਾ ਆਪ ਕਰੀਦੇਦਾ ਗ਼ਮੀਆਂ ਚ ਸੱਤ ਕੇ ਬਜੇ ਕਰਿਦੇਇਦਾ ਬੰਦ ਜੀਦਾ ਮੈਂ ਤੇ ਉਹ ਦੋ ਕਰ ਮੁੰਡੇ ਹੋਣੇ ਮੁਰਗਾ ਬਣਾਵਾਂਗੇ ਸੱਤ ਸੀ ਤੇ ਮੈਂ ਵੀਰੇ ਮੇਰੀ ਬੇਨਤੀ ਮੇਰੇ ਤੋਂ ਨੀ ਬੰਦਾ ਮੁਰਗਾ

ਕਹਿੰਦਾ ਤੂੰ ਨਹੀਂ ਬਣਾਉਣਾ ਤੈਨੂੰ ਪਤਾ ਸ਼ਰਾਬੀਆਂ ਦੀ ਜਿੰਦਾ ਗ੍ਰਾਰੀ ਅਡ ਜਾਇ ਮੈਂ ਕਿਹਾ ਬਣਾ ਦੀਨਾ ਬਨਉਣ ਨੂੰ ਪਰ ਬਣਨਾ ਨੀ ਏਹੋ ਸ਼ਰਾਬੀ ਦਾ ਤੈਨੂੰ ਪਤਾ ਹੀ ਹੈ ਯਾਰ ਸ਼ਰਾਬੀ ਤਾ ਮੁੜੀ ਹੁੰਦਾ ਹੈ ਏਹੋ ਮੈਂ ਕਿਹਾ ਯਾਰ ਮੈਂ ਡੋਲਣ ਰਿਹਾ ਪੂਰਾ ਹੁਣ ਮੇਰਕੋ ਨੀ ਬਣਨਾ ਲੂਣ ਮਿਰਚ ਕੱਟ ਬਾਅਦ ਪੈ ਜੇ ਆ ਨਾ ਪਏ ਯਾ ਕੋਈ ਵੀ ਮੁਸ਼ਕਿਲ ਹੋ ਜਾਏ gas ਮੈਂ ਸਰ ਜੰਗ ਮੇਰੇ ਵਾਲ ਵੂਲ ਸਰ ਜਾਨ ਮੇਰੀ ਢਾਡੀ ਦੁੜੀ ਸਰ ਜਾਇ ਮੈਂ ਕਿਹਾ

ਬਸ ਤੂੰ ਗਲ ਦਾਸ ਤੂੰ ਬਣੌਣਾ ਆ ਬਣੌਣਾ ਮੈਂ ਕਿਹਾ ਹੁਣ ਨੀ ਬਣਨਾ ਏਹੋ ਤੈਨੂੰ ਵੀ ਦਿਸਦਾ ਸੀ ਵੇ ਮੈਂ ਆਪਣੇ ਪੈਰਾਂ ਤੇ ਨਹੀਂ ਕੜੋ ਸਕਦਾ ਮੈਂ ਕਿਦਾਂ ਬਣਾ ਦਾ ਸਬਜ਼ੀ ਹਨ ਹਨ ਹਨ ਹੈ ਕਿ ਨੀ ਜੇ ਤੈਨੂੰ ਦਿਖਦਾ ਹੋਂਦਾ ਭੀ ਮੈਂ ਬਣਾ ਲੈਣੀ ਹੈ ਤੇ ਹੂ ਹਨ ਕਰਦਾ ਮਾੜੀ ਚੰਗੀ ਸਬਜ਼ੀ ਬਣਾ ਕੇ ਦੇ ਦਿੰਦਾ ਵਾਦ ਕਟ ਬੋਲ ਦਿੰਦਾ ਫਿਰ ਗੱਲ ਬਦਨੀ ਸੀ ਹਨ ਜੇ ਬਣਾ ਵੀ ਦਿੰਦਾ ਮੇਰਕੋ ਨਾਮਕ ਕਟ ਪੇਂਦਾ ਵਾਦ ਪੇਂਦਾ ਆ ਚੇਤਾ ਪੁਲ ਜਾਂਦਾ ਮੇਨੂ ਹਨ ਇਹ ਤੇ ਗੱਲ ਹੇਗੀ ਆ

ਹਨ ਕਹਿੰਦਾ ਮੈਂ ਕਿਹਾ ਹੁਣ ਨੀ ਬਣਨੀ ਕਹਿੰਦਾ ਫਿਰ ਮੈਂ ਕਿਹਾ ਦੌੜ ਜਾ ਕਰ ਨੂੰ

ਜਿਥੇ ਖੜਨਾ ਹੁਣ ਹੈ ਮੈਂ ਤੇ ਚਾਬੀ ਮੈਂ ਫੜੀ ਮੈਂ ਆਗਯਾ ਠੀਕ ਆ ਆਉਂਦਾ ਆਉਂਦਾ ਮੈਂ ਆਕੇ ਫਿਰ ਬੈਠਾ ਬੁਠਾ ਕਾਰ ਦੇ ਰੋਟੀ ਮੈਂ ਨੀ ਖਾਣੀ

ਮੇਰਾ ਕਾਮ ਖਰਾਬ ਸੀ ਮੈਂ ਉਲਟੀਆਂ ਅਲਟੀਆਂ ਤੇ ਵਾਚ ਮੈਂ ਸੌਂ ਗਯਾ ਤੇ ਸਵੇਰੇ ਨੂੰ ਮੈਂ ਤੇ ਸਵੇਰੇ ਨੂੰ phone ਤੇ phone ਗ਼ਲਤੀ ਕਾਰਲੇੰਦੇ ਤੇ ਵਾਚ ਪਛਤਾਉਣਾ

ਹੈਪ੍ਪੀ ਤੂੰ ਆਯਾ ਨੀ ਆਯਾ ਮੈਂ ਕਿਹਾ ਤੂੰ ਰਾਤੀ ਗਿਆ ਸੀ ਕਹਿੰਦਾ night ਕਰਨੀ ਯਾਰ ਮੇਨੂ ਨੀ ਪਤਾ ਮੈਂ ਕੇ ਨਹੀਂ

ਮੈਂ ਕਿਹਾ ਅਣਖ ਵੀ ਹੋਣੀ ਚਾਹੀਦੀ ਬੰਦੇ ਚ ਕਿ ਜਦੋ ਤੂੰ ਕਹਿ ਦਿੱਤੋ ਕਿ ਭੋਡ ਜਾ ਫਿਰ ਕਾਲੀ ਆਉਣਾ ਜਾਣਾ ਕਹਿੰਦਾ ਮੈਂ ਕ ਖਾਦੀ ਪੀਤੀ ਚ ਬੋਲਤਾ ਮੈਨੂੰ ਨੀ ਪਤਾ ਕਹਿੰਦਾ ਤੈਨੂੰ ਪਤਾ ਮੇਰਾ ਕਾਮ set ਸੀ ਮੈਨੂੰ ਨੀ ਪਤਾ ਕਿ ਬੋਲਾਂ ਡਿਯਾ ਸੀ ਮੈਂ ਕਹਿੰਦਾ ਮੈਨੂੰ ਤਾਂ ਇਹ ਵੀ ਨੀ ਪਤਾ ਰਾਤ ਪੈਸੇ ਕਰਚ ਤੇ ਅੱਪਾ ਅੱਛਾ ਮੈਂ ਕਿਹਾ ਯਾਰ ਜੇ ਮੈਂ ਭੀ ਤੇਰੇ ਨਾਲ ਪੀਤੀ ਸੀ ਮੇਨੂ ਚੇਤਾ ਹੈ ਵਾ ਤੂੰ ਮੇਨੂ ਇਹ ਗੱਲ ਕਹਿ ਮੈਂ ਤਾ ਨੀ ਆਯਾ ਤੇ ਤੈਨੂੰ ਕ੍ਯੂਂ ਨੀ ਚੇਤਾ ਭੀ ਮੈਂ ਆ ਗੱਲਾਂ ਕਹੀਆਂ

ਆ ਨੀ ਆ ਹਨ ਇਹ ਤਾ ਗੱਲ ਹੇਗੀ ਆ ਨਾਲੇ ਤੈਨੂੰ ਪਤਾ ਜਦੋ ਵਿਗੜਣ ਲਗੇ ਤੇ ਨਿਕੀ ਜਿਹੀ ਗੱਲ ਤੇ ਵਿਗਾੜ ਜਾਂਦੀ ਏ ਪਹਿਲਾ ਵੀ ਇਕ ਦੋ ਬਾਰ ਬੇਹਸ ਹੈ ਪਹਿਲਾ ਵੀ ਇਕ ਗੱਲ ਕਹਿ ਆ ਖਾਦੀ ਪੀਤੀ ਚ ਇਨੇ ਮਤਲਵ ਕੇਹ ਤਾ ਗਾਲ ਗੁਲ ਕੱਢੀ ਠੀਕ ਹੈ ਤੇ ਫੇਰ phone ਕਰਨਾ ਤੀਜੀ ਬਾਰੀ ਹੁਣ ਇਦਾ ਹੋਇਆ ਮੈਂ ਉਸ ਟੋਹ ਬਚ ਗਯਾ ਏਹੋ ਨਾਲੇ ਜਦੋ ਇਕ ਆਦਿ ਵਿਗੜ ਜਾਇ ਫਿਰ ਨੀ ਗੱਲ ਬਣਦੀ ਏ ਹੋਰ ਭੀ ਮੁੰਡੇ ਜੇ ਦੋ ਤੀਨ ਮੁੰਡੇ ਸੀ ਜੇੜ੍ਹੇ ਸਾਡੇ ਨਾਲ ਪੀ ਡੇ ਸੀ ਉਨ੍ਹਾਂ ਕਾਟੋ ਕਾਟ ਮਨੀ ਤੀਨ ਸੱਤ ਆਠ ਬਾਰ phone ਅਜ ਹੁਣ ਅਜ ਹੁਣ ਆਹੋ ਹੀ ਦੀ ਹੁੰਦੀ ਬੰਦੇ ਦੀ ਠੀਕ ਹੈ ਆ ਨਾ ਰੱਖੀ ਤੂੰ

ਨਾਲੇ ਤੈਨੂੰ ਪਤਾ ਜਿਥੇ ਇਕ ਆਦ ਵਿਗੜ ਜੇ ਫਿਰ ਨੀ ਉਹ ਗੱਲ ਬਣਦੀ ਹੁੰਦੀ ਹੈ ਕੇ ਨਹੀਂ

ਹਨ ਨਾਲੇ ਵਾਦੀਆਂ ਵਾ ਨਾਲੇ ਕਾਮ ਹੀ ਇਹ ਤੇ pipe line ਦਾ ਪਸੰਦ ਹੈ ਤੇ ਹੋਰ ਕਰਿ ਜਾ ਹਾਂਜੀ ਹਾਂਜੀ

ਠੀਕ ਏ ਹਾਂਜੀ ਹਾਂਜੀ ਹੋਰ

ਵਾਦੀਆਂ ਵਾਦੀਆਂ ਫਿਰ ਸੁਣਾਓ ਘਰ ਪਰਿਵਾਰ

ਹੋਰ ਤੂੰ ਪਾਈ ਸੁਣਾ ਠੀਕ ਹੈ ਵਾਦੀਆਂ ਠੀਕ ਹੈ

ਹਨ ਵਾਦੀਆਂ ਵਾਦੀਆਂ ਚਾਲ ਠੀਕ ਹੈ ਫਿਰ ਠੀਕ ਹੈ ਫਿਰ ਮੈ ਮੋਹਾਲੀ ਦਾ ਰਹਿਣੇ ਵਾਲਾ ਆ ਜੀ ਤੇ ਮੈ ਤੁਹਾਨੂੰ ਅੱਜ ਦਸਣੇ ਵਾਲਾ ਆਂ ਜੀ ਆਪਣੇ ਬਚਪਨ ਦੀ ਗੱਲ, ਮੈ ਛੋਟੇ ਹੁੰਦੇ ਤੋਂ ਪੜ੍ਹਨੇ ਚ ਮੈਨੂੰ ਆਪਣਾ ਕਿਆ ਕਹਿੰਦੇ ਆ ਵੀ ਪੜ੍ਹਾਈ ਚ ਮੇਰਾ ਸ਼ੁਰੂ ਤੋਂ ਜੀ ਨੀ ਲੱਗਦਾ ਸੀਗਾ ਘਰਦੇ ਮੈਨੂੰ ਜ਼ਬਰਦਸਤੀ school ਚ ਭੇਜਦੇ ਸੀਗੇ, ਸ਼ੁਰੂ ਤੋਂ ਮੈ ਪੜ੍ਹਨਾ ਨੀ ਚਾਹੁੰਦਾ ਸੀਗਾ, ਫੇਰ ਏਦਾਂ ਏਦਾਂ ਕਰਦਾ ਕਰਦਾ ਕਰਦਾ ਕਰਦਾ ਚਲ ਦੱਸਵੀ ਮੇਰੀ ਪਾਸ ਹੋ ਗਈ, ਗਿਆਰਵੀ ਪਾਸ ਹੋਗੀ ਮੇਰੀ ਬਾਰ੍ਹਵੀਂ ਵੀ ਚਲ ਪਾਸ ਕਰਲੀ ਮੈ ਜਿੱਦਾਂ ਮਰਜੀ ਕਰਕੇ, ਜਦ ਵਾਰੀ ਆਈ college ਦੀ ਤੇ ਮੇਰਾ ਜੀ ਨੀ ਲੱਗਦਾ ਸੀਗਾ ਇਥੇ ਮੈਂ ਮੈ ਸ਼ੁਰੂ ਤੋਂ ਚੰਡੀਗੜ੍ਹ college ਚ ਪੜ੍ਹਨਾ ਚਾਹੁੰਦਾ ਸੀਗਾ, ਘਰਦੇ ਮੈਨੂੰ ਭੇਜਦੇ ਸੀਗੇ ਇਥੇ ਆਪਣਾ ਜਲੰਧਰ ਏਧਰ ਸ਼ੁਰੂ ਤੋਂ ਘਰ ਆ ਆਪਣਾ ਜਲੰਧਰ ਕਹਿੰਦੇ ਵੀ ਕਿ ਤੂੰ ਇਥੇ ਪੜ੍ਹ ਹੁਣ ਸ ਮੇਰੀ ਯਾਰੀ ਦੋਸਤੀ ਜਿਥੇ ਮੈ school ਪੜ੍ਹਿਆ ਓਥੇ ਜਿਥੇ college ਗਿਆ ਮੈ ਤਾਂ ਆਹ ਹੀ ਚਾਹੁੰਦਾ ਸੀਗਾ ਵੀ ਜਿਥੇ ਮੇਰੇ ਯਾਰ ਦੋਸਤ ਆ ਸਾਰੇ ਮੈ ਓਥੇ ਈ ਪੜ੍ਹਾਂ, ਸਬ ਕੁਛ ਓਥੇ ਈ ਕਰਾਂ ਹੁਣ ਮੈ ਤੁਸੀਂ ਆਪ ਦੱਸੋ ਵੀ ਏਦਾਂ ਕਿਦਾਂ ਹੋ ਸਕਦਾ ਵਾ ਜਿਦਾਂ ਮੇਰੇ ਯਾਰ ਦੋਸਤ ਆ ਜਿੰਨੇ ਵੀ ਮੇਰੇ ਮਤਲਬ ਜਿਨਾਂ ਨਾਲ ਮੇਰੀ ਸ਼ੁਰੂ ਤੋਂ ਹੀ bonding ਏ ਮਤਲਬ ਵਧੀਆ ਰਿਹਾ ਏ ਉਹਨਾਂ ਨੂੰ ਛੱਡ ਕੇ ਮੈ ਕਿਦਾਂ ਕਿਤੇ ਹੋਰ ਜਾ ਸਕਦਾ ਸੀਗਾ, ਘਰਦੇ ਜ਼ਬਰਦਸਤੀ ਕਰਦੇ ਸੀ ਮੇਰੇ ਨਾਲ

ਫੇਰ ਇੱਕ ਗੱਲ ਹੋਰ ਦੱਸਦਾਂ ਤੁਹਾਨੂੰ ਏਦਾਂ ਏਦਾਂ ਕਰਦੇ ਕਰਦੇ ਮੈਨੂੰ ਕਹਿੰਦੇ ਵੀ ਹਾਂ ਵੀ ਤੈਨੂੰ ਲੈਕੇ ਜਾਣਾ ਹੈ ਆਪਾਂ ਨੇ ਕਿਆ ਕਹਿੰਦੇ ਹੈ ਜਲੰਧਰ ਜਾਣਾ ਤੂੰ college ਓਥੇ ਪੜੂੰਗਾ ਮੈ ਕਿਹਾ ਮੈ ਪੜ੍ਹਾਈ ਹੋਈ ਨੀ ਕਰਨੀ ਛੱਡੋ ਤੁਸੀਂ, ਮੈ ਕਿਹਾ ਮੈ ਕੁਛ ਨੀ ਕਰਨਾ ਮੈ ਕਿਹਾ ਨਾ ਮੈ ਪੜ੍ਹਾਈ ਕਰਨੀ ਨਾ ਮੈ ਕੰਮ ਕਰਨਾ ਏ ਮੈਨੂੰ ਬੇਦਖਲ ਕਰਦੋ ਘਰਦੇ ਕਹਿੰਦੇ ਵੀ ਅਸੀਂ ਤਾਂ ਬੇਦਖਲ ਮੈਂ ਇਕੱਲਾ ਇਕੱਲਾ ਮੁੰਡਾ ਏ, ਠੀਕ ਨੀ ਇਕੱਲਾ ਇਕੱਲਾ ਮੁੰਡਾ ਏ ਦੋ ਭੈਣਾਂ ਏ ਮੇਰੀਆਂ ਉਹ ਵੀ ਬੇਚਾਰੀਆਂ ਪੜ੍ਹ ਰਹੀਆਂ ਹੈਗੀਆਂ, ਠੀਕ ਨੀ ਇਕੱਲਾ ਇਕੱਲਾ ਮੁੰਡਾ ਏ ਤਾਂ ਕਰਕੇ ਘਰਦੇ ਮਾੜਾ ਜੇਹਾ ਡਰ ਜਾਂਦੇ ਏ ਵੀ ਹਾਂ ਵੀ ਕਿਤੇ ਕੁਛ ਕਰ ਨਾ ਲਏ Suicide attempt ਨਾ ਕਰਲੇ ਕੁਛ ਹੋਰ ਨਾ ਕਰਲੇ ਠੀਕ ਨੀ, ਇਸ ਕਰਕੇ ਘਰਦੇ ਚਲ ਕਹਿ ਦਿੰਦੇ ਵੀ ਚਲ ਤੂੰ ਇਥੇ ਈ ਪੜ੍ਹਲੇ ਚੰਡੀਗੜ੍ਹ ਹੀ ਪੜ੍ਹਲੇ ਤੇ ਚੰਡੀਗੜ੍ਹ ਵੀ ਹੁਣ ਮੈ ਪੜ੍ਹ ਲੈਨਾ ਹੈ, ਫਿਰ ਜੀ ਨੀ ਕਰਦਾ ਮੇਰਾ ਕਦੀ ਕੁਛ ਨੀ ਕਰਦਾ ਠੀਕ ਨੀ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 ਨਾਲੇ ਖਾਣਾ ਪੀਣਾ rich family ਤੋਂ ਸੀਗਾ ਬਹੁਤ ਵਧੀਆ ਮਤਲਬ ਘਰ ਬਹੁਤ ਚੰਗੇ ਘਰੋਂ ਮੁੰਡਾ ਸੀਗਾ ਉਹ ਮੇਰੇ ਘਰਦੇ ਰੋਕਦੇ ਸੀਗੇ ਓਹਦੇ ਨਾਲ ਰਹਿਣ ਤੋਂ, ਸ਼ੁਰੂ ਤੋਂ ਹੀ ਰੋਕਦੇ ਸੀਗੇ ਮੇਰੇ ਘਰਦੇ ਓਹਦੇ ਨਾਲ ਰਹਿਣ ਤੋਂ ਵੀ ਹਾਂ ਵੀ ਕਿ ਤੂੰ ਓਹਨੂੰ ਦੇਖ ਦੇਖ ਕੇ ਤੂੰ ਵੀ ਕਹੂੰਗਾ ਮੈਨੂੰ ਗੱਡੀ ਲੈਕੇ ਦੇ ਠੀਕ ਨੀ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 ਠੀਕ ਨੀ ਵੀ ਤੂੰ ਏਦਾਂ ਕਰ ਏਦਾਂ ਕਰ ਤੇ ਕਯਾ ਕਹਿੰਦੇ ਏ ਉਸਨੂੰ ਉਹਦੇ ਬਾਦ ਫਿਰ ਮੇਰੇ ਘਰਦੇ ਕਹਿੰਦੇ ਵੀ ਹਾਂ ਵੀ ਸੰਜੇ ਤੂੰ ਗਗਨ ਤੂੰ ਰਹਿਣਾ ਨੀ ਨਾਲ ਮੈ ਕਿਆ ਠੀਕ ਏ ਕੋਈ ਨੀ ਜੀ

ਠੀਕ ਨੀ ਉਹਨਾਂ ਨੇ ਮੈਨੂੰ ਇਹ ਕਿਹਾ ਮੇਰੇ ਘਰਦਿਆਂ ਨੇ ਕਿ ਵੀ ਤੂੰ ਨਾ ਇਉਂ ਕਰ ਵੀ ਜਿਥੇ ਯਾਰੀ ਦੋਸਤੀ ਚੱਲ ਆਪਣੀ ਜਗਾਹ ਏ ਵਧੀਆ ਰਹਿ ਕੋਈ ਚੱਕਰ ਨੀ ਏ ਮੈਨੂੰ, ਵੀ ਤੂੰ ਆਪਣਾ ਵਧੀਆ ਰਹਿ ਬੱਸ ਇਹਨਾਂ ਇਹਨਾਂ ਕਰਕੇ ਨਾ ਠੀਕ ਨੀ ਇਹਨਾਂ ਕਰਕੇ ਉਹ ਨਾ ਕਰੀ ਵੀ ਸਾਡੇ ਕੋਲ ਕਹੂੰਗਾ ਵੀ ਸਾਨੂ ਅੱਜ ਗੱਡੀ ਚਾਹੀਦੀ ਏ ਅੱਜ ਸਾਨੂੰ ਆਹ ਚਾਹੀਦਾ ਏ ਉਹ ਚਾਹੀਦਾ ਏ ਮੇਰੇ ਘਰਦੇ ਐਹ ਸੋਚਦੇ ਸੀਗੇ ਵੀ ਹਾਂ ਵੀ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 ਹੁਣ ਬੰਦਾ ਮੇਰੇ ਘਰਦੇ ਸੋਚਦੇ ਸੀਗੇ ਵੀ ਮੇਰਾ ਮੁੰਡਾ ਸਮਝਦਾਰ ਏ ਸਮਝ ਜਾਊਗਾ, ਇਸ ਗੱਲ ਨੂੰ ਸਮਝ ਜਾਊਗਾ ਵੀ ਹੱਟ ਜਾਊਗਾ ਮੇਰੇ ਘਰਦਿਆਂ ਨੂੰ ਆਹ ਨੀ ਪਤਾ ਸੀਗਾ ਵੀ ਮੈ ਇਸ ਗੱਲ ਨੂੰ ਸੋਚਦਾ ਈ ਨੀ ਹਾਲੇ ਕਿ ਮੈ ਜੋ ਮੇਰੇ ਘਰਦੇ ਸੋਚਦੇ ਏ ਉਹ ਮੈ ਨੀ ਸੋਚਦਾ ਜੋ ਮੈ ਸੋਚਦਾਂ ਉਹ ਮੇਰੇ ਘਰਦੇ ਨੀ ਸੋਚਦੇ ਮਤਲਬ ਸ਼ੁਰੂ ਤੋਂ ਹੀ ਮੇਰੇ ਘਰ ਦਾ system ਪੁੱਠਾ ਈ ਏ ਸੱਚੀ ਦੱਸਾਂ ਨਾ ਮੈ ਮਤਲਬ ਕਿ ਮੈਨੂੰ ਸੋਝੀ ਆਈ ਏ ਨਾ ਅਹ ਆਪਣੇ ਆਹ ਪੰਦ੍ਰਹ ਚੋਦਾਂ ਸਾਲ ਦੀ ਉਮਰ ਤੋਂ ਜਦ ਦੱਸਵੀ ਪਾਸ ਕੀਤੀ ਏ ਮੇਰੀ ਘਰਦਿਆਂ ਨਾਲ ਕਦੇ ਬਣੀ ਨੀ ਮਤਲਬ ਮੈਨੂੰ ਸ਼ੁਰੂ ਤੋਂ ਮੇਰੇ ਘਰਦਿਆਂ ਨੇ ਮੈਨੂੰ ਘਰੇ ਮਤਲਬ ਹੁੰਦਾ ਨੀ ਜਿੱਦਾਂ ਵੀ ਤੂੰ ਆਪਣਾ ਬਾਹਰ ਰਹਿ ਸਾਨੂੰ ਕੋਈ ਮਤਲਬ ਨੀ ਤੇਰੇ ਨਾਲ ਠੀਕ ਨੀ ਜਿੱਦਾਂ ਕਰਨਾ ਏ ਆਪਣਾ ਕਰ ਜੋ ਕਰਨਾ ਏ ਕਰ ਨਈ ਕਰਨਾ ਨਾ ਕਰ ਆਪਣੇ ਵਾਸਤੇ ਜੀਣਾ ਏ ਤੂੰ ਆਪਣੇ ਵਾਸਤੇ ਕਰਨਾ ਏ ਸਾਡੇ ਵਾਸਤੇ ਕੁਛ ਨੀ ਕਰਨਾ, ਉਹਨਾਂ ਨੂੰ ਬੱਸ ਮੇਰੀ ਭੈਣਾਂ ਦਿਖਦੀਆਂ ਏ ਵੀ ਹਾਂ ਸਾਡੀ ਕੁੜੀਆਂ ਹੈਗੀਆਂ ਓਹੀ ਇੱਕ ਸਬ ਕੁਛ ਕਰੂੰਗੀਆਂ ਸਾਡਾ ਓਹੀ ਏ ਓਹੀ ਮੁੰਡਾ ਹੈ ਸਾਡਾ ਓਹੀ ਕੁੜੀ ਏ ਉਹ ਇਉਂ ਸੋਚਦੇ ਆ ਮੇਰੇ ਘਰਦੇ ਇਸ ਗੱਲ ਤੇ ਮੈਨੂੰ ਇਹਨਾਂ ਗੁੱਸਾ ਆਂਦਾ ਹੈ ਨਾ ਇੰਨਾ ਜ਼ਿਆਦਾ ਗੁੱਸਾ ਆਂਦਾ ਏ ਮੈ ਤੁਹਾਨੂੰ ਦਸ ਨੀ ਸਕਦਾ ਆਹੀ ਗੱਲ ਸੋਚ ਸੋਚ ਕੇ ਚੱਲ ਮੇਰੀ ਸਗੀ ਭੈਣਾਂ ਯਾਰ ਮੈ ਹੁਣ ਇਹ ਵੀ ਨੀ ਕਹਿ ਸਕਦਾ ਠੀਕ ਨੀ ਵੀ ਤੁਸੀਂ ਕਿਉਂ ਕਰਦੇ ਓ ਉਹਨਾਂ ਦਾ, ਮੈਨੂੰ ਹੁੰਦਾ ਚੱਲ ਮੇਰਾ ਨੀ ਕਰਦੇ ਮੇਰੀ ਭੈਣਾਂ ਦਾ ਈ ਕਰਦੇ ਏ ਹੁਣ ਜਿਨਾਂ ਮੇਰੇ ਘਰਦੇ ਨੀ ਕਰਦੇ ਓਨਾ ਮੇਰੀਆਂ ਭੈਣਾਂ ਕਰ ਦਿੰਦਿਆਂ ਚੱਲ ਮੇਰਾ ਠੀਕ ਨੀ ਹੁਣ ਭੈਣਾਂ ਮੇਰੀ ਕੰਮ ਕਰਦੀ ਪਈਆਂ ਇਸ time ਠੀਕ ਨੀ ਇੱਕ ਦਾ ਵਿਆਹ ਹੋ ਗਿਆ ਹੈ, ਕਦੀ ਇਹ ਨੀ ਸੋਚਦੀਆਂ ਵੀ ਹਾਂ ਵੀ ਚੱਲ ਪੈਸੇ ਨੀ ਮੰਗ ਰਿਹਾ ਸੰਜੇ ਫਿਰ ਵੀ ਏਂ ਹੁੰਦਾ ਯਾਰ ਉਹਨਾਂ ਨੂੰ ਵੀ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 ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾਂ ਏ ਮੈ ਆਪਣੀ, ਮੈ ਇੱਕ ਦਿਨ ਜਾ ਰਿਹਾ ਸੀਗਾ ਆਪਣਾ ਮੋਹਾਲੀ road ਤੋਂ ਆਹ ਹੋਮਲੈਂਡ ਆਪਣਾ ਸੋਹਾਣਾ ਸਿੰਘ ਸ਼ਹੀਦਾਂ ਜੀ ਦਾ ਗੁਰੂਦਵਾਰਾ ਓਥੇ ਬਹੁਤ ਵਧੀਆ ਠੀਕ ਨੀ ਓਧਰ ਮੈ ਜਾ ਰਿਹਾ ਸੀਗਾ ਮਤਲਬ ਬਹੁਤ ਹੀ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 ਚੌਵੀ ਘੰਟੇ ਤਾਂ ਲੰਗਰ ਚਲਦਾ ਰਹਿੰਦਾ ਏ ਇੱਕ ਸਭ ਤੋਂ ਵਧੀਆ ਗੱਲ ਏ ਜਿੰਨੇ ਮਤਲਬ ਬਾਹਰ ਬਾਹਰ ਦੇ ਲੋਕ ਪੰਜਾਬ ਚ ਰਹਿ ਰਹੇ ਮੋਹਾਲੀ ਆ ਕੇ ਰਹਿ ਰਹੇ ਹੈ ਕਿਰਾਏਦਾਰ ਏ ਜਿੰਨੇ ਮਤਲਬ ਬੰਦੇ ਏ, ਉਹ ਉਹਨਾਂ ਦੀ ਰੋਟੀ ਪਾਣੀ ਇਉਂ ਲਾ ਲਓ, ਓਥੇ ਹੀ ਹੈ, ਸਬ ਦਾ ਜਿੰਨੇ ਵੀ ਬੰਦੇ ਏ ਕੋਈ ਵੀ ਮਤਲਬ ਪੈਸੇ ਖਰਚ ਕੇ ਰਾਜੀ ਨੀ ਹੈ ਸਬ ਨੂੰ ਪਤਾ ਗੁਰਦਵਾਰੇ ਰੋਟੀ ਮਿਲਦੀ ਮਿਲਦੀ ਏ ਤਿੰਨ ਤਿੰਨ time ਰੋਟੀ ਮਿਲਣੀ ਏ ਪੱਕੀ ਮਿਲਣੀ ਮਿਲਣੀ ਏ ਹੋਮਲੈਂਡ ਦੇ ਸਾਮਣੇ ਸੋਹਾਣੇ ਸਿੰਘ ਸ਼ਹੀਦਾਂ ਗੁਰਦਵਾਰੇ ਦੀ, ਤੁਹਾਨੂੰ ਓਥੇ ਦੀ ਗੱਲ ਦੱਸਦਾਂ ਏ ਇੱਕ ਦਿਨ ਮੈ road ਤੇ ਜਾ ਰਿਹਾ ਸੀਗਾ ਓਥੇ ਕਿਆ ਹੋਇਆ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

ਮਤਲਬ PGI admit ਹੋ ਗਏ, ਓਥੇ ਇੰਨਾ ਇਕੱਠ ਹੋ ਗਿਆ ਇੰਨਾ ਜ਼ਿਆਦਾ ਇਕੱਠ ਹੋ ਗਿਆ ਤੁਹਾਨੂੰ ਦੱਸ ਨੀ ਸਕਦਾ ਮੈ ਬਹੁਤ ਹੀ ਮਤਲਬ ਜਿਹਨੂੰ ਕਹਿੰਦੇ ਨਾ ਬਹੁਤ ਹੀ ਜ਼ਿਆਦਾ ਮਤਲਬ ਇਸ ਗੱਲ ਤੇ ਮੈਨੂੰ ਉਹ ਮੋੜ ਵੀ ਇਹ ਜਿਹਾ ਹੀ ਏ ਸੋਹਾਣੇ ਵਾਲਾ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 ਹੁਣ ਫਿਰ ਕੀ ਕਰੀਏ ਸ਼ੁਕਰ ਓਥੇ ਗੁਰਦਵਾਰੇ ਕਰਕੇ ਬੰਦੇ ਬਚ ਜਾਂਦੇ ਏ ਠੀਕ ਨੀ ਪਹਿਲਾਂ ਓਥੇ ਨਾ ਇਕ ਲਾਇਟਾਂ ਹੈ ਇੱਥੇ ਮੋਹਾਲੀ ਚ ਓਥੇ ਨਾ road ਤੇ ਇਕ ਠੇਕਾ ਹੁੰਦਾ ਸੀਗਾ ਉਹ ਠੇਕਾ ਮਤਲਬ ਨਾ road ਦੇ ਗੱਬੇ ਈ ਹੁੰਦਾ ਸੀਗਾ ਲਾਈਟਾਂ ਦੇ ਕੋਲ ਅਹ ਮਤਲਬ ਮੋਹਾਲੀ ਆਪਣਾ ਸਤਾਹਠ sector ਦੇ ਲਾਗ ਹੀ sector ਨਾ ਠੇਕਾ ਹੁੰਦਾ ਸੀਗਾ ਅਹ ਲਾਈਟਾਂ ਦੇ ਨਾਲ ਓਥੇ ਨਾ accident ਬਹੁਤ ਹੁੰਦੇ ਸੀਗੇ ਔਰ ਇੰਨੇ ਜ਼ਿਆਦਾ accident ਹੁੰਦੇ ਸੀਗੇ ਤੁਹਾਨੂੰ ਮੈ ਦੋ ਹਜ਼ਾਰ ਬਾਰ੍ਹਾਂ ਦੀ ਗੱਲ ਦੱਸਦਾ ਏ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ ਹੈ, ਅਖਬਾਰ ਚ ਵੀ ਖਬਰ ਆਈ ਸੀਗੀ ਵੀ ਲਾਈਟਾਂ ਤੇ ਟਰੱਕ ਪਲਟ ਗਿਆ ਲੂ ਵਾਲਾ ਕੁੜੀ ਔਰ ਓਹਦੀ ਮਾਤਾ ਸੀਗੀ ਕੁੜੀ ਸੀਗੀ ਓਹਦੇ ਉਪਰ on the spot death ਤੇ ਔਰ ਬੇਚਾਰਿਆਂ ਕੱਢਿਆ ਨਾ ਜਦ ਰੋਣਾ ਆਉਂਦਾ ਹੈ ਗੱਲ ਦੱਸਦੇ ਹੋਏ।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

ਤਾਂ ਜਾ ਕੇ ਓਥੇ accident ਹੋਣੇ ਘੱਟ ਹੋ ਗਏ ਨਈ ਰੋਜ ਇਕ ਨਾ ਇਕ ਦਿਨ ਓਥੇ accident ਹੋਣਾ ਈ ਹੋਣਾ, ਹੋਣਾ ਈ ਹੋਣਾ, ਹੋਣਾ ਈ ਹੋਣਾ ਵੀ ਸਾਮਣੇ ਏਧਰ ਗੁਰਦਵਾਰਾ ਏ ਏਧਰ ਤੁਸੀਂ ਠੇਕਾ ਕਰਿਆ ਹੋਇਆ ਏ, ਇਸ ਕਰਕੇ ਓਥੇ ਇੰਨੇ accident ਹੁੰਦੇ ਤੇ ਇੰਨੇ ਜ਼ਿਆਦਾ accident ਹੁੰਦੇ, ਤੁਹਾਨੂੰ ਦੱਸ ਨੀ ਸਕਦਾ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 ਰਾਸ਼ਨ ਤੇ GST ਕਿਉਂ ਲਾਈ ਏ ਵੀ ਰਾਸ਼ਨ ਤੇ GST ਨਈ ਹੋਣੀ ਚਾਹੀਦੀ ਠੀਕ ਨੀ ਅਸੀਂ ਤਾਂ ਵੀ ਰੋਜ ਬੰਦਿਆਂ ਨੂੰ ਪਤਾ ਨੀ ਇੱਕ ਕਰੋੜ ਬੰਦਾ ਈ ਖਾਂਦਾ ਹੋਣਾ ਰੋਟੀ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਲਾ ਲਓ ਵੀ ਜਿੰਨੇ ਜਿੱਥੇ ਵੀ ਗੁਰਦਵਾਰੇ ਏ ਜਿਥੇ ਵੀ ਜੋ ਵੀ ਏ ਇਕ ਇੱਕ ਲਖ ਬੰਦਾ ਤਾਂ ਖਾਂਦਾ ਈ ਹੋਣਾ ਰੋਟੀ free ਠੀਕ ਨੀ ਹੁਣ ਤੁਸੀਂ GST ਕਿਊ ਲਾਈ ਏ ਜੇ ਅਸੀ free ਦੇ ਸਕਦੇ ਏ ਅਸੀਂ GST ਅਸੀਂ GST ਲਾ ਕੇ ਵੀ ਅਸੀਂ ਰੋਟੀ free ਦਿੰਨੇ ਏ ਵੀ ਤੁਹਾਡਾ ਇੰਨਾ ਨੀ ਕਰਦਾ ਵੀ ਤੁਸੀਂ GST ਹਟਾ ਦਓ ਰਾਸ਼ਨ ਤਾਂ ਹਟਾ ਦਓ।

ਵੀ ਤੁਸੀਂ ਰਾਸ਼ਨ ਤੋਂ GST ਹਟਾ ਸਕਦੇ ਓ ਪੰਜਾਬੀ ਬੰਦੇ ਨੇ ਦੇਖ ਲਓ ਆਹ ਗੱਲ ਕਹੀ ਉਸਨੂੰ ਸਰਕਾਰ ਨੂੰ ਸਰਕਾਰ ਚੁੱਪ ਕਿਆ ਜਵਾਬ ਦਿੰਦੀ ਉਹ, ਠੀਕ ਨੀ ਹੁਣ ਸਰਕਾਰ ਨੂੰ ਵੀ ਤਾਂ ਪਤਾ ਈ ਆ ਹੁਣ ਜਿਨਾਂ ਵੀ ਆ ਮੇਰੇ ਇੱਕ ਹਿਸਾਬ ਨਾਲ ਤਾਂ ਦੇਸ਼ ਚਲਾ ਰਹੇ ਆ ਅੰਡਾਨੀ ਅੰਬਾਨੀ ਮੋਦੀ ਵੀ ਨੀ ਦੇਸ਼ ਚਲਾ ਰਿਹਾ, ਦੇਸ਼ ਚਲਾ ਰਹੇ ਹੈ ਅੰਬਾਨੀ ਆਡਾਨੀ, ਸਚੀ ਗੱਲ ਦੱਸਾਂ ਜਿਨਾਂ ਕੋਲ ਪੈਸੇ ਉਹ ਦੇਸ਼ ਚਲਾ ਰਹੇ ਆ ਅੱਜਕੱਲ ਹੋਰ ਕੋਈ ਨੀ ਚਲਾ ਰਿਹਾ ਦੇਸ਼ ਠੀਕ ਨੀ ਤੁਹਾਨੂੰ ਸਚੀ ਗੱਲ ਦੱਸਾਂ, ਮੈ ਆਹ ਚੀਜ਼ ਦੇਖੀ ਏ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 ਇਹ ਨੀ ਪਤਾ ਨੀ ਸੀ ਸਾਲਾ ਗਰੀਬਾਂ ਨੂੰ ਹਟਾ ਦਊਗਾ ਓਹਨੇ ਗਰੀਬੀਓ ਚੱਕਤੀ ਗਰੀਬੀ ਕਿਆ ਚੱਕਣੀ ਗਰੀਬ ਹੀ ਚਕਤੇ ਸਾਰੇ ਜਿੰਨੇ ਵੀ ਬੰਦੇ ਸੀ ਨਾ ਕਿਆ ਕਹਿੰਦੇ ਏ ਉਸਨੂੰ ਜਿੰਨੇ ਵੀ ਗਰੀਬ ਸੀਗੇ ਗਰੀਬ ਹੋਰ ਗਰੀਬ ਹੋਈ ਜਾ ਰਹੇ ਹੈ ਅਮੀਰ ਹੋਰ ਅਮੀਰ ਹੋਈ ਜਾ ਰਹੇ ਹੈ, ਪਤਾ ਹੀ ਨੀ ਲੱਗਦਾ ਅੱਜਕਲ ਪਹਿਲਾਂ ਸਰਕਾਰ ਸਹੀ ਸੀਗੀ ਕਾਂਗਰਸ ਦੀ ਸਰਕਾਰ ਸੀਗੀ ਰੋਟੀ ਪਾਣੀ ਸਿਲੰਡਰ ਸਲੂੰਡਰ ਸਬ ਕੁਛ ਸਸਤਾ ਤਾਂ ਸੀਗਾ ਸਬ ਕੁਛ ਤਾਂ ਵਧੀਆ ਸੀ। ਮੇਰਾ ਨਾਮ ਦਿਨੇਸ਼ ਇੱਕ ਮੇਰਾ ਮਿੱਤਰ ਹੈ ਉਹ ਮੇਰਾ ਬਹੁਤ ਪੱਕਾ ਮਿੱਤਰ ਹੈ ਮੇਰੇ ਨਾ ਮੇਰੇ ਮਿੱਤਰ ਦਾ

ਮੇਰਾ ਮਿੱਤਰ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਵੀ ਆਪਣੇ ਮਿੱਤਰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹਾਂ ਮੇਰਾ ਮਿੱਤਰ ਵੀ ਮੇਰੀ ਉਮਰ ਦਾ ਹੈ ਉਹ ਮੇਰੇ ਨਾਲ ਚੰਗੇ ਤਰੀਕੇ ਨਾਲ ਰਹਿੰਦਾ ਹੈ ਅਤੇ ਮੈਂ ਵੀ ਉਸ ਨਾਲ ਬਹੁਤ ਚੰਗੇ ਤਰੀਕੇ ਨਾਲ ਰਹਿੰਦਾ ਹਾਂ ਮੇਰਾ ਮਿੱਤਰ ਮੇਰਾ ਮਿੱਤਰ ਜਦੋਂ ਮੇਰੇ ਘਰ ਆਉਂਦਾ ਹੈ ਤਾਂ ਮੈਨੂੰ ਬਹੁਤ ਹੀ ਖ਼ੁਸ਼ੀ ਹੁੰਦੀ ਹੈ ਕਿ ਮੇਰਾ ਮਿੱਤਰ ਮੇਰੇ ਨਾਲ ਮੇਰੇ ਘਰ ਆਇਆ ਹੈ ਅਤੇ ਮੈਂ ਵੀ ਉਸਦੀ ਸੇਵਾ ਚੰਗੀ ਤਰੀਕੇ ਨਾਲ ਕਰਦਾ ਹਾਂ ਉਹ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਅਤੇ ਮੈਂ ਵੀ ਉਸਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹਾਂ ਜਦੋਂ ਅਸੀਂ ਸਕੂਲ ਜਾਂਦੇ ਹਾਂ ਆਪਾਂ ਹਰ ਰੋਜ਼ ਸਕੂਲ ਜਾਂਦੇ ਹਾਂ ਮੈਂ ਆਪਣੇ ਮਿੱਤਰ ਨਾਲ ਹਰ ਰੋਜ਼ ਸਕੂਲ ਜਾਂਦਾ ਹਾਂ ਆਪਾਂ ਅਤੇ ਅਸੀਂ ਰਾਹ ਵਿੱਚ ਜਾਂਦੇ ਜਾਂਦੇ ਕੁੱਝ ਖਾ ਪੀ ਲੈਂਦੇ ਹਾਂ ਫਿਰ ਅਸੀਂ ਸਕੂਲ ਤੋਂ ਵਾਪਿਸ ਆਉਂਦੇ ਹਾਂ ਅਤੇ ਵਾਪਿਸ ਆਉਂਦੇ ਆਉਂਦੇ ਅਸੀਂ ਰਾਹ ਵਿੱਚ ਗੰਨੇ ਖਿੱਚਦੇ ਗੰਨੇ ਖਿੱਚਦੇ ਹਾਂ ਅਤੇ ਰੋਹ ਵੀ ਪੀਂਦੇ ਹਾਂ ਕਦੇ ਕਦੇ, ਅਸੀਂ ਪੂੜੀਆਂ ਜਾਂ ਚਣੇ ਵੀ ਖਾ ਲੈਂਦੇ ਹਾਂ ਜਦੋਂ ਕਿ ਸਾਨੂੰ ਭ ਭੁੱਖ ਲੱਗ ਜਾਂਦੀ ਹੈ ਤਾਂ ਅਸੀਂ ਰਾਹ ਵਿੱਚ ਜਾਂਦੇ ਜਾਂਦੇ ਕੁਛ ਨਾ ਕੁਛ ਖਾ ਲੈਂਦੇ ਹਾਂ ਫਿਰ ਅਸੀਂ ਸਕੂਲ ਤੋਂ ਜਦ ਵਾਪਿਸ ਆਉਂਦੇ ਹਾਂ ਫਿਰ ਅਸੀਂ ਮੁਹੱਲੇ ਵਿੱਚ ਆਪਣੇ ਵਾਪਸ ਜਾਂਦੇ ਹਾਂ ਤਾਂ ਅਸੀਂ ਦੋਨੋਂ ਹੀ ਜਾਣੇ ਬਹੁਤ ਹੀ ਵਧੀਆ ਤਰੀਕੇ ਨਾਲ ਰਹਿੰਦੇ ਹਾਂ ਅੰਸ਼ ਮੇਰਾ ਸਭ ਤੋਂ ਵਧੀਆ ਮਿੱਤਰ ਹੈ ਮੈਂ ਉਸ ਨਾਲ ਹਰ ਜਗ੍ਹਾ ਹਰ ਜਗ੍ਹਾ ਘੁੰਮਣ ਫਿਰਨ ਚਲਾ ਜਾਂਦਾ ਹਾਂ ਤੇ ਅਸੀਂ